ਭੋਲੇ ਸ਼ੰਕਰ ਵੀ ਡਾਂਸ ਕਰਦੇ ਪਏ ਆਸੇ ਪਾਸੇ ਬਹੁਤ ਫੋਟੋਆਂ ਫਾਟੁਆਂ ਲਗੀਆਂ ਹੋਇਆਂ ਹੈਂ ਤੇ ਟੇਬਲ ਪਿਆ ਹੈ ਤੇ ਗਣੇਸ਼ ਮਹਾਰਾਜ ਦੀ ਮੂਰਤੀ --

ਜਿਹੜਾ ਪਿਛੇ ਦਾ ਵਿਊ ਵੇਖਦੇ ਪਏ ਹੋ ਬਹੁਤ ਵਦੀਆਂ ਹੈ ਇਥੇ ਵਾਤਾਵਰਨ ਬਹੁਤ ਵਦੀਆ ਹੈ।

ਹੋਰ ਵੀ ਲੈਂਪ ਪਏ ਆ ਲਾਈਟਾਂ ਲੁਈਟਾਂ ਲੱਗੀਆਂ ਪੜਦੇ ਬਹੁਤ ਵਧੀਆ ਐ।

ਇਹ ਜਿਹੜਾ ਇੱਕ ਤੁਸੀ ਵਿਊ ਵੇਖਦੇ ਪਏ ਹੋ ਬੋਹੁਤ ਵਧੀਆ ਵਾਤਾਵਰਣ ਹੈ ਇੱਕ--

ਇਹ ਜਿਹੜਾ ਪਿਕਚਰ ਦਾ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਹੈ ਇੱਥੇ ਦਾ ਵਾਤਾਵਰਨ ਬਹੁਤ ਵਧੀਆ ਹੈ ਇੱਕ ਕੋਠੀ ਹੈ ਬਹੁਤ ਵੱਡੀ ਹੈ ਕੋਠੀ ਬਹੁਤ ਵਧੀਆ ਏ ਕੋਠੀ ਦੇ ਵਿੱਚ ਇਕ --

ਇੱਕ ਕਸਬਾ ਹੈਗਾ। ਸਾਈਕਲ ਖੜਾ ਹੈ ਔਰ ਇੱਧਰ ਮੈਡਮ ਖੜੀ ਹੈ। ਇੱਧਰ ਮਾਸਟਰ ਵੀ ਖੜੇ ਕੁਰਸੀ ਪਈ ਹੈ।

ਕਾਲੇ ਹਿਰਣ ਵੀ ਹੈਂ ਦੁੱਜੇ ਹਿਰਣ ਵੀ ਹੈਂ ਹੋਰ ਜਾਨਵਰ ਵੀ ਹੈਗੇ ਹਿਰਨਾਂ ਦੇ ਬੱਚੇ ਵੀ ਹੈ ਹੋਰ ਮੱਝਾਂ ਵੀ ਹੈਂ ਇੱਥੇ ਹਰ ਤਰ੍ਹਾਂ ਦੇ ਜਾਨਵਰ ਹੈਗੇ ਹੈਂ।

ਮਾਹੌਲ ਹੈ ਇਹ ਜਿਹੜਾ ਬਹੁਤ ਵੱਡਾ ਪਾਰਕ ਹੈ ਪਾਰਕ ਦੇ ਵਿੱਚ ਲੋਕ ਬੈਠੇ ਹੋਏ ਆ ਲੋਕ ਗੱਲਾਂ ਬਾਤਾਂ ਕਰਦੇ ਪਏ ਆਸੇ ਪਾਸੇ ਹਰਿਆਲੀ ਐ।

ਇਹ ਜਿਹੜਾ ਹਸਪਤਾਲ ਹੈ ਗਿਰਜਾਘਰ ਦਾ ਇੱਥੇ ਬਹੁਤ ਤਰ੍ਹਾਂ ਦੇ ਲੋਕੀ ਇਲਾਜ ਲੂਜ ਕਰਾਉਣ ਆਉਂਦੇ ਆ।

ਹੋਰ ਏੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ ਇਹ ਗਿਰਜਾਘਰ ਦਾ ਹਸਪਤਾਲ ਹੈ।

ਇਹ ਜਿਹੜਾ ਤੁਹੀ ਵਿਊ ਵੇਖਦੇ ਪਏ ਔ ਬਹੁਤ ਵਧੀਆ ਐ ਇੱਥੇ ਦਾ ਵਾਤਾਵਰਨ ਬਹੁਤ ਵਧੀਆ ਐ ਇਹ ਜਿਹੜਾ ਸ਼ੋ ਰੂਮ ਤੁਹੀ ਵੇਖਦੇ ਪਏ ਔ ਇਹ ਇੱਕ ਕਾਰਾਂ ਦੇ ਰਿੰਗ ਐ।

ਇਹ ਜਿਹੜਾ ਸ਼ੋ ਰੂਮ ਏ ਟਾਇਰਾਂ ਦਾ ਸ਼ੋ ਰੂਮ ਏ ਇੱਥੇ ਟਾਇਰ ਹਰ ਗੱਡੀਆਂ ਦੇ ਮਿਲ ਜਾਣਗੇ ਤੁਹਾਨੂੰ ਮੋਟਰਸਾਈਕਲ ਦੇ ਸਕੂਟਰ ਦੇ ਕਾਰਾਂ ਦੇ --

ਤੇ ਇੱਧਰ ਤਿਰੰਗਾ ਖੜਕੇ ਬੰਦਾ ਬੈਠਾ ਹੋਇਆ ਐ ਇੱਧਰ ਵੀ ਇਕ ਬੰਦਾ ਖੜਾ ਐ ਇੱਧਰ ਵੀ ਤਿਰੰਗੇ ਫੜਕੇ ਬੰਦੇ ਬੈਠੇ ਹੋਏ ਆ।

ਇਥੇ ਹਰ ਤਰ੍ਹਾਂ ਦੇ ਮੋਬਾਈਲ ਮਿਲਨਗੇ ਤੁਹਾਨੂੰ ਟਚ ਆਲ਼ੇ ਮੋਬਾਈਲ ਵੀ ਮਿਲਨਗੇ ਦੁੱਜੇ ਮੋਬਾਈਲ ਮਿਲਨਗੇ।

ਹੈਡਫੋਨ ਮਿਲਣਗੇ। ਹੋਰ ਵੀ ਤਰਾਂ-ਤਰਾਂ ਦੇ ਗਾਡ ਮਿਲਣਗੇ ਹੋਰ ਮੋਬਾਇਲਾਂ ਦੇ ਕਵਰ ਮਿਲਾਂਗੇ । ਇਥੇ ਬਹੁਤ ਵਧੀਆ ਮਿਲਦੇ ਆ ਮੋਬਾਇਲ ।